ਇਹ ਇੱਕ ਦੁਕਾਨ ਹੈ ਜਿੱਥੇ ਕਿ ਬਹੁਤ ਸਾਰੀਆਂ ਬੁੱਕਾਂ ਪਈਆਂ ਹਨ।

ਇਹ ਦੋ ਦੁਕਾਨਾਂ ਹਨ ਜਿਸ ਦਾ ਇੱਕ ਦੁਕਾਨ ਦਾ ਨਾਂ ਟਾਇਰ ਵਰਕ ਸ਼ੋਪ ਹੈ।

ਇੱਥੇ ਇੱਕ ਦੁਕਾਨ ਵੀ ਹੈ ਜੋ ਕਿ ਕੱਚ ਦੇ ਸ਼ੀਸ਼ੇਆਂ ਦਾ ਦਰਵਾਜਾ ਹੈ।

ਸਾਹਮਣੇ ਥੋੜੀ ਜੇਹੀ ਗੱਡੀ ਖੜੀ ਦਿੱਖ ਰਹੀਆ ਜੇਹੜੀ ਚਿੱਟੇ ਰੰਗ ਦੀ ਆ ਏੱਥੇ ਕੰਧਾਂ ਨੀਲੀਆਂ ਤੇ ਚਿੱਟੀਆਂਯਾਂ।

ਇਹ ਇੱਕ ਦੁਕਾਨ ਹੈ ਜਿੱਥੇ ਕਿ ਬਹੁਤ ਸਾਰਾ ਸਮਾਨ ਪਿਆ ਹੋਇਆ ਜਿੱਦਾਂ ਬਹੁਤ ਡੱਬੇ ਪਏ ਹਨ ਜਿਹ 'ਚ ਭੁਜਿਆ ਭਾਜਿਆ ਪਿਆ ਹੈ।

ਸਾਹਮਣੇ ਇੱਕ ਬਹੁਤ ਵੱਡੀ ਫੋਟੋ ਵੀ ਲੱਗੀ ਆ ਥੱਲੇ ਫ਼ਰਸ਼ ਲੱਕੜ ਦਾ ਪਾਇਆ ਗਿਆ ਇਆ।

ਜਿੱਥੇ ਕੀ ਚਾਦਰਾਂ ਪਈਆਂ ਵਾ ਪਿੰਕ ਕਲਰ ਦੀਆਂ ਇਧਰ ਇੱਕ ਲੈਪਟੋਪ ਦੇਖ ਰਿਹਾ ਆ।

ਇੱਥੇ ਦੂਰ ਇੱਕ ਦੋ ਦਰੱਖਤ ਵੀ ਹੈਂ ਜਿਹੜੇ ਕੀ ਹਰੇ ਰੰਗ ਦੇ ਆ ਤੇ ਠੀਕ ਠੀਕ ਹੈ ਜੇਹੜੇ ਕੀ ਨਾ ਹੀ ਵੱਡੇ ਨਾ ਹੀ ਛੋਟੇ ਇੱਕ ਇੱਥੇ ਪ੍ਰੇਸ਼ਰ ਵੀ ਲੱਗਾ ਹੈ ਜੇਹੜਾ ਕੀ--

ਜੇਹੜਾ ਕੀ ਬੋਹੁਤ ਜਿਆਦਾ ਹੀ ਡੈਕੋਰੇਟ ਕੀਤਾ ਗਿਆ ਹੈ ਇੱਧਰ ਇੱਕ ਕੂਲਰ ਵੀ ਲੱਗਾ ਹੈ ਇੱਥੇ ਇੱਕ ਕੁਰਸੀਆਂ ਵੀ ਪਈਆਂ ਹੈਂ।

ਤੇ ਇੱਧਰ ਇੱਕ ਵ੍ਹੀਲ ਚੇਅਰ ਵੀ ਪਈ ਹੈ ਤੇ ਇੱਕ ਵੋਟਰਕੂਲਰ ਪਿਆ ਹੋਇਆ

ਏਹ ਇੱਕ ਫ਼ੈਕਟ੍ਰੀ ਹੈ ਜਿਹਦੇ ਬ ਇੱਕ ਸਰਦਾਰ ਅੰਕਲ ।

ਇੱਕ ਵੱਡਾ ਗੇਟ ਲੱਗਾ ਹੈ ਇੱਕ ਨਿੱਕਾ ਗੇਟ ਲੱਗਾ ਹੈ ਇੱਕ ਪੋਸਟਰ ਲੱਗਾ ਹੈ।

ਇਹ ਇੱਕ ਪਹਾੜਾਂ ਦੀ ਜਗ੍ਹਾ ਹੈ ਜਿੱਥੇ ਕਿ ਬਹੁਤ ਸਨੋਫਾਲ ਡਿੱਗੀ ਹੈ।